ਹੋਰ ਜਾ ਆਪਾ ਹੋਰ ਚੀਜਾਂ ਹੋ ਗਈਆਂ

ਓਹਨਾ ਨੂੰ ਬਾਹਰਲੀ ਚੀਜਾਂ ਦਾ ਹੈ ਈ ਨੀ ਕਹਿੰਦਾ ਉਹ ਤੇ ਬਸ ਆਹੀ ਉਹ ਤਾ ਦੁੱਧ ਚ ਵੀ ਕੇਸਰ ਕੋਲ ਕੇ ਪੀਂਦੇ ਆ ਹਾਂ ਵਧੀਆ ਖੁਰਾਕਾਂ ਖਾਂਦੇ ਨੇ ਓਹੋ ਆਹੋ ਕਹਿੰਦਾ ਬਦਿਆ ਖੁਰਾਕਾਂ ਖਾਂਦੇ ਨੇ ਕਹਿੰਦਾ ਤਾਹਿ ਆਪਣੇ ਲੋਗ ਬਾਹਰ ਨੂੰ ਪਜੀ ਜਾਂਦੇ ਆ ਹਾਂ

ਹਾਂ

ਹਾਂ ਹਾਂ ਬਚੇ ਹੋਏ ਹਾ ਸਾਰੇਹੀ ਵਧੀਆ ਆਪਣਾ ਬਾਹਰ ਦਾ ਪਰੇਜ ਰਖਯੋ ਘਰ ਦਿਆਂ ਦਾ ਹੋਰ ਬਸ ਵਧੀਆ ਹੇ ਵਦੀਆਂ ,ok ਚਾਲ ਵੀਰੇ ਹਮ ,ਠੀਕ ਹੇ ਵੀਰੇ ਫੇਰ ਕੋਈ ਨਹੀਂ

ਮਾੜਾ ਪਰਹੇਜ ਰਖੀਏ ਅਪਣਾ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

ਸਦੀ ਹੀ ਕਿਹਾ ਜਾ ਰਿਹਾ ਹੈ ਅੱਜ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਵਿਗਿਆਨ ਨੇ ਦੁਨੀਆ ਦੇ ਚਿਹਰੇ ਮੂਹਰੇ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ ਇੰਞ ਵਿਗਿਆਨ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਹੈ। ਵਿਗਿਆਨ ਦੀ ਦੇਣ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 ਤੇ ਦੁਨੀਆਂ ਨਾਲ ਜੁੜਿਆ ਜਾ ਸਕਦਾ ਹੈ ਫਿਲਮਾਂ ਨਾਟਕ ਨਾਚ ਗਾਣੇ ਖੇਡਾਂ ਆਦਿ ਨੂੰ ਅੱਖੀ ਵੇਖ ਕੇ ਆਨੰਦ ਆ ਜਾਂਦਾ ਹੈ ਹੁਣ ਤਾਂ TV ਦਿਨੋਂ ਰਾਤੀ ਚੌਵੀ ਘੰ program ਦਿੰਦਾ ਹੈ।

ਕੰਪਿਊਟਰ ਦੇ ਲਾਭ, ਵਿਗਿਆਨ ਦੀ ਦੇਣ ਸਦਕਾ ਹੀ ਕੰਪਿਊਟਰ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਆਸਾਨ ਹੋ ਗਈਆਂ ਹਨ। ਮਿੰਟਾਂ ਸਕਿੰਟਾਂ ਵਿੱਚ ਢੇਰ ਸਾਰਾ ਕੰਮ ਨਿਬੜ ਜਾਂਦਾ ਹੈ, ਕੰਪਿਊਟਰ ਹਰ ਔਖੇ ਸਵਾਲ ਦੇ ਜਵਾਬ ਨੂੰ ਕੱਢ ਕੇ ਸਾਡੇ ਸਾਹਮਣੇ ਰੱਖ ਦਿੰਦਾ ਹੈ ਅੱਜ ਕੰਪਿਊਟਰ ਦਾ ਜ਼ਮਾਨਾ ਹੈ, ਬਿਜ਼ਲੀ ਦੀ ਕਾਢ ਦੇ ਲਾਭ ਘਰੇਲੂ ਜ਼ਿੰਦਗੀ ਵੀ ਵਿਗਿਆਨ ਨੇ ਬਹੁਤ ਸੌਖੀ ਬਣਾ ਦਿੱਤੀ ਹੈ, ਬਿਜ਼ਲੀ ਨੇ ਘਰਾਂ ਨੂੰ ਜਗਮਗਾ ਦਿੱਤਾ ਹੈ ਕੁੱਲਰ air condition ਨੇ ਗਰਮੀਆਂ ਤੋਂ ਛੁਟਕਾਰਾ ਦਵਾ ਦਿੱਤਾ ਹੈ। ਹੀਟਰਾਂ ਨਾਲ ਸਰਦੀ ਤੋਂ ਬ ਬਚਦੇ ਹਾਂ, ਇਹ ਸਾਰੇ ਸੁੱਖ ਬਿਜ਼ਲੀ ਦੀ ਕਾਢ ਨਾਲ ਹੀ ਪ੍ਰਾਪਤ ਹੋਏ ਹਨ, ਖੇਤੀਬਾੜੀ ਵਿੱਚ ਯੋਗਦਾਨ ਆਧੁਨਿਕ ਮਸ਼ੀਨਾਂ ਅਤੇ ਖੋਜ਼ਾਂ ਨਾਲ ਖੇਤੀਬਾੜੀ ਦੀ ਪੈਦਾਵਾਰ ਵਿੱਚ ਬਹੁਤ ਵਾਧਾ ਹੋਇਆ ਹੈ।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 ਪਰ ਇਸਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ ਸਾਨੂੰ ਵਿਗਿਆਨ ਦੇ ਅਣਗਿਣਤ ਲਾਭਾਂ ਨੂੰ ਵੇਖਦੇ ਹੋਏ ਸਾਨੂੰ ਇਸਦਾ ਸਹੀ ਇਸਤੇਮਾਲ ਹੀ ਕਰਨਾ ਚਾਹੀਦਾ ਹੈ ਅਸੀਂ ਸਾਰੇ ਵਿਗਿਆਨ ਦੇ ਰਿਣੀ ਹਾਂ।

ਸਦੀ ਹੀ ਕਿਹਾ ਜਾ ਰਿਹਾ ਹੈ ਅੱਜ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਵਿਗਿਆਨ ਨੇ ਦੁਨੀਆ ਦੇ ਚਿਹਰੇ ਮੂਹਰੇ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ ਇੰਞ ਵਿਗਿਆਨ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਹੈ, ਵਿਗਿਆਨ ਦੀ ਦੇਣ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

ਤੇ ਦੁਨੀਆਂ ਨਾਲ ਜੁੜਿਆ ਜਾ ਸਕਦਾ ਹੈ ਫਿਲਮਾਂ, ਨਾਟਕ, ਨਾਚ ਗਾਣੇ, ਖੇਡਾਂ ਆਦਿ ਨੂੰ ਅੱਖੀ ਵੇਖ ਕੇ ਆਨੰਦ ਆ ਜਾਂਦਾ ਹੈ ਹੁਣ ਤਾਂ TV ਦਿਨੋਂ ਰਾਤੀ ਚੌਵੀ ਘੰ program ਦਿੰਦਾ ਹੈ।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 ਕੰਪਿਊਟਰ ਦੇ ਲਾਭ, ਵਿਗਿਆਨ ਦੀ ਦੇਣ ਸਦਕਾ ਹੀ ਕੰਪਿਊਟਰ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਆਸਾਨ ਹੋ ਗਈਆਂ ਹਨ। ਮਿੰਟਾਂ ਸਕਿੰਟਾਂ ਵਿੱਚ ਢੇਰ ਸਾਰਾ ਕੰਮ ਨਿਬੜ ਜਾਂਦਾ ਹੈ ਕੰਪਿਊਟਰ ਹਰ ਔਖੇ ਸਵਾਲ ਦੇ ਜਵਾਬ ਨੂੰ ਕੱਢ ਕੇ ਸਾਡੇ ਸਾਹਮਣੇ ਰੱਖ ਦਿੰਦਾ ਹੈ ਅੱਜ ਕੰਪਿਊਟਰ ਦਾ ਜ਼ਮਾਨਾ ਹੈ ਬਿਜ਼ਲੀ ਦੀ ਕਾਢ ਦੇ ਲਾਭ ਘਰੇਲੂ ਜ਼ਿੰਦਗੀ ਵੀ ਵਿਗਿਆਨ ਨੇ ਬਹੁਤ ਸੌਖੀ ਬਣਾ ਦਿੱਤੀ ਹੈ ਬਿਜ਼ਲੀ ਨੇ ਘਰਾਂ ਨੂੰ ਜਗਮਗਾ ਦਿੱਤਾ ਹੈ ਕੁੱਲਰ air condition ਨੇ ਗਰਮੀਆਂ ਤੋਂ ਛੁਟਕਾਰਾ ਦਵਾ ਦਿੱਤਾ ਹੈ। ਹੀਟਰਾਂ ਨਾਲ ਸਰਦੀ ਤੋਂ ਬ ਬਚਦੇ ਹਾਂ ਇਹ ਸਾਰੇ ਸੁੱਖ ਬਿਜ਼ਲੀ ਦੀ ਕਾਢ ਨਾਲ ਹੀ ਪ੍ਰਾਪਤ ਹੋਏ ਹਨ ਖੇਤੀਬਾੜੀ ਵਿੱਚ ਯੋਗਦਾਨ ਆਧੁਨਿਕ ਮਸ਼ੀਨਾਂ ਅਤੇ ਖੋਜ਼ਾਂ ਨਾਲ ਖੇਤੀਬਾੜੀ ਦੀ ਪੈਦਾਵਾਰ ਵਿੱਚ ਬਹੁਤ ਵਾਧਾ ਹੋਇਆ ਹੈ।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 ਸਾਰ ਅੰਸ਼ ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਵਿਗਿਆਨ ਦੇ ਅਣਗਿਣਤ ਲਾਭ ਤਾਂ ਹਨ, ਪਰ ਇਸਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ ਸਾਨੂੰ ਵਿਗਿਆਨ ਦੇ ਅਣਗਿਣਤ ਲਾਭਾਂ ਨੂੰ ਵੇਖਦੇ ਹੋਏ ਸਾਨੂੰ ਇਸਦਾ ਸਹੀ ਇਸਤੇਮਾਲ ਹੀ ਕਰਨਾ ਚਾਹੀਦਾ ਹੈ ਅਸੀਂ ਸਾਰੇ ਵਿਗਿਆਨ ਦੇ ਰਿਣੀ ਹਾਂ।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 ਸਦੀ ਹੀ ਕਿਹਾ ਜਾ ਰਿਹਾ ਹੈ ਅੱਜ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਵਿਗਿਆਨ ਨੇ ਦੁਨੀਆ ਦੇ ਚਿਹਰੇ ਮੂਹਰੇ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ ਇੰਞ ਵਿਗਿਆਨ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਹੈ। ਵਿਗਿਆਨ ਦੀ ਦੇਣ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 ਤੇ ਦੁਨੀਆਂ ਨਾਲ ਜੁੜਿਆ ਜਾ ਸਕਦਾ ਹੈ ਫਿਲਮਾਂ ਨਾਟਕ ਨਾਚ ਗਾਣੇ ਖੇਡਾਂ ਆਦਿ ਨੂੰ ਅੱਖੀ ਵੇਖ ਕੇ ਆਨੰਦ ਆ ਜਾਂਦਾ ਹੈ ਹੁਣ ਤਾਂ TV ਦਿਨੋਂ ਰਾਤੀ ਚੌਵੀ ਘੰ program ਦਿੰਦਾ ਹੈ।

ਕੰਪਿਊਟਰ ਦੇ ਲਾਭ, ਵਿਗਿਆਨ ਦੀ ਦੇਣ ਸਦਕਾ ਹੀ ਕੰਪਿਊਟਰ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਆਸਾਨ ਹੋ ਗਈਆਂ ਹਨ। ਮਿੰਟਾਂ ਸਕਿੰਟਾਂ ਵਿੱਚ ਢੇਰ ਸਾਰਾ ਕੰਮ ਨਿਬੜ ਜਾਂਦਾ ਹੈ ਕੰਪਿਊਟਰ ਹਰ ਔਖੇ ਸਵਾਲ ਦੇ ਜਵਾਬ ਨੂੰ ਕੱਢ ਕੇ ਸਾਡੇ ਸਾਹਮਣੇ ਰੱਖ ਦਿੰਦਾ ਹੈ ਅੱਜ ਕੰਪਿਊਟਰ ਦਾ ਜ਼ਮਾਨਾ ਹੈ ਬਿਜ਼ਲੀ ਦੀ ਕਾਢ ਦੇ ਲਾਭ ਘਰੇਲੂ ਜ਼ਿੰਦਗੀ ਵੀ ਵਿਗਿਆਨ ਨੇ ਬਹੁਤ ਸੌਖੀ ਬਣਾ ਦਿੱਤੀ ਹੈ ਬਿਜ਼ਲੀ ਨੇ ਘਰਾਂ ਨੂੰ ਜਗਮਗਾ ਦਿੱਤਾ ਹੈ ਕੁੱਲਰ air condition ਨੇ ਗਰਮੀਆਂ ਤੋਂ ਛੁਟਕਾਰਾ ਦਵਾ ਦਿੱਤਾ ਹੈ। ਹੀਟਰਾਂ ਨਾਲ ਸਰਦੀ ਤੋਂ ਬ ਬਚਦੇ ਹਾਂ ਇਹ ਸਾਰੇ ਸੁੱਖ ਬਿਜ਼ਲੀ ਦੀ ਕਾਢ ਨਾਲ ਹੀ ਪ੍ਰਾਪਤ ਹੋਏ ਹਨ, ਖੇਤੀਬਾੜੀ ਵਿੱਚ ਯੋਗਦਾਨ ਆਧੁਨਿਕ ਮਸ਼ੀਨਾਂ ਅਤੇ ਖੋਜ਼ਾਂ ਨਾਲ ਖੇਤੀਬਾੜੀ ਦੀ ਪੈਦਾਵਾਰ ਵਿੱਚ ਬਹੁਤ ਵਾਧਾ ਹੋਇਆ ਹੈ।

ਸਾਰ ਅੰਸ਼ ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਵਿਗਿਆਨ ਦੇ ਅਣਗਿਣਤ ਲਾਭ ਤਾਂ ਹਨ। ਪਰ ਇਸਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ ਸਾਨੂੰ ਵਿਗਿਆਨ ਦੇ ਅਣਗਿਣਤ ਲਾਭਾਂ ਨੂੰ ਵੇਖਦੇ ਹੋਏ ਸਾਨੂੰ ਇਸਦਾ ਸਹੀ ਇਸਤੇਮਾਲ ਹੀ ਕਰਨਾ ਚਾਹੀਦਾ ਹੈ ਅਸੀਂ ਸਾਰੇ ਵਿਗਿਆਨ ਦੇ ਰਿਣੀ ਹਾਂ।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 ਸਦੀ ਹੀ ਕਿਹਾ ਜਾ ਰਿਹਾ ਹੈ ਅੱਜ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਵਿਗਿਆਨ ਨੇ ਦੁਨੀਆ ਦੇ ਚਿਹਰੇ ਮੂਹਰੇ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ ਇੰਞ ਵਿਗਿਆਨ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਹੈ, ਵਿਗਿਆਨ ਦੀ ਦੇਣ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

ਤੇ ਦੁਨੀਆਂ ਨਾਲ ਜੁੜਿਆ ਜਾ ਸਕਦਾ ਹੈ ਫਿਲਮਾਂ ਨਾਟਕ ਨਾਚ ਗਾਣੇ ਖੇਡਾਂ ਆਦਿ ਨੂੰ ਅੱਖੀ ਵੇਖ ਕੇ ਆਨੰਦ ਆ ਜਾਂਦਾ ਹੈ ਹੁਣ ਤਾਂ TV ਦਿਨੋਂ ਰਾਤੀ ਚੌਵੀ program ਦਿੰਦਾ ਹੈ।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 ਕੰਪਿਊਟਰ ਦੇ ਲਾਭ-ਵਿਗਿਆਨ ਦੀ ਦੇਣ ਸਦਕਾ ਹੀ ਕੰਪਿਊਟਰ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਆਸਾਨ ਹੋ ਗਈਆਂ ਹਨ ਮਿੰਟਾਂ ਸਕਿੰਟਾਂ ਵਿੱਚ ਢੇਰ ਸਾਰਾ